ਤੇ ਜਿਹੜਾ ਗਰਾਸ ਆ ਉਹ ਓਰੇਂਜ ਤੇ ਯੈਲੋ ਕਲਰ ਦਾ ਹੋਇਆ ਵਾ।

ਜਿਹਦੇ ਵਿੱਚ ਕਾਫੀ ਸਾਰੇ ਇਕਵੈਟਿਕ ਐਨੀਮਲਜ਼ ਜੇਹੜੇ ਆ ਕੈਚ ਕਰਕੇ ਤੇ ਸੈੱਲ ਕੀਤੇ ਜਾ ਰਹੇ ਆ।

ਇੱਕ ਲੇਡੀ ਆ ਜਿੰਨੇ ਔਰੇਂਜ ਕਲਰ ਦੀ ਸਾਰੀ ਵੇਅਰ ਕੀਤੀ ਆ।

ਰੂਫ ਜਿਹੜੀ ਆ ਉਹਦੇ ਉੱਪਰ ਡਿਫਰੈਂਟ ਟਾਈਪ ਦਾ ਵਰਕ ਕੀਤਾ ਆ।

ਨੀਚੇ ਪੁਆਇੰਟਸ ਦੇ ਨਾਲ ਜੇਹੜੀਆਂ ਫ਼ਸੀਰੀਟੀਜ਼ ਲਿਖੀਆਂ ਗਈਆਂ ਯਾਂ।

ਇੱਕ ਟਰੱਕ ਦੇ ਵਿੱਚ ਸਮਾਨ ਲੋੜ ਕੀਤਾ ਜਾ ਰਿਹਾ ਏ ਆ।

ਉਹ ਬੰਦੇ ਜਿਹੜੇ ਆ ਓਹ ਆਪਣੇ ਮੋਹਡੇਆਂ ਤੇ ਇਹ ਜਿਹੜੇ ਭਾਰੇ ਬੋਰੇ ਚੁੱਕ ਕੇ ਤੇ ਟਰੱਕ ਦੇ ਵਿੱਚ ਰੱਖ ਰਹੇ ਆ।

ਜਿਹਦੇ ਵਿੱਚ ਰੈਡ ਐਂਡ ਵਾਈਟ ਕਲਰ ਦੇ ਬੈਲੂਨਸ ਨਾਲ ਡੈਕੋਰੇਸ਼ਨ ਕੀਤੀ ਗਈ ਆ।

ਇਹ ਇੱਕ ਡਾਂਸ ਕਲਾਸ ਹੈ ਜਿਹਦੇ ਵਿੱਚ ਇੱਕ ਟੀਚਰ ਆ ਜੋ ਛੋਟੇ ਬਚੇਆਂ ਨੂੰ ਡਾਂਸ ਸਿਖਾ ਰਿਆ।

ਤੇ ਜੇਹੜੀਆਂ ਸਟੇਅਰਸ ਆਂ ਓਹਨਾਂ ਦੇ ਊਪਰ ਰੈੱਡ ਕਲਰ ਦੇ ਪੋਟਸ ਰੱਖੇ ਗਏਆ।

ਇਹਦੀਆਂ ਵੋਲ ਦੇ ਊਪਰ ਤੇ ਜਿਹੜੀਆ ਚੇਅਰਸ ਆ ਓਹਨਾਂ ਦਾ ਕਲਰ ਗ੍ਰੀਨ --